ਵਾਰਤਾਲਾਪ ਰਾਹੀਂ ਪਿੜ ਵਿੱਚ ਪੇਸ਼ ਕੀਤਾ ਜਾਂਦਾ ਹੈ, ਇਹ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਕਾਰਨ, ਸ~ ਸਜੀਵ ਨਾਟਕੀ ਪੇਸ਼ਕਾਰੀ ਦੀ ਪ੍ਰਤਿਨਿਧ ਨਮੂਨਾ ਹੈ, ਨਕਲਾਂ ਮਨੁੱਖ ਰੂਪ ਦੇ ਵਿੱਚ ਹੀ ਉਸਤਾ~ ਉਸਤਾਦੀ ਸ਼ਿੰਗਾਰਦੀ ਅਤੇ ਪੀੜ੍ਹ ਦੇ ਦੁਆਰਾ ਅੱਗੇ ਅੱਗੇ ਤੁਰੀਆਂ ਆ ਰਹੀਆਂ ਹਨ, ਪਰੰਤੂ ਇਹਨਾਂ ਰੂਪ ਖੋਜ ਕਰਨ ਵਾਲੇ ਕੁਝ ਖੋਜਾਂਕਾਰੀਆਂ ਨੇ ਇਹਨਾਂ ਨੂੰ ਕਮ~ ਕਮਬਖ਼ਤ ਵੀ ਕਿਹਾ ਜਾਂਦਾ ਹੈ। ਲਿਖਤੀ ਰੂਪ ਵਿੱਚ ਆ ਕੇ ਇਹ ਸਿੱਖਰ ਨਿਰਜਾਵਾਨ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿੱਚ ਵੀ ਕਲੇਸ਼ਕਾਰ ਹੁੰਦੀਆਂ ਹਨ। ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਹਨਾਂ ਦੀ ਸਾਰਥਕਤਾ ਵੀ ਘੱਟ ਰਹੀ ਹੁੰਦੀ ਹੈ, ਮੌਖਿਕ ਰੂਪ ਦੇ ਵਿੱਚ ਇਹਨਾਂ ਸਮਿਆਂ ਦੇ ਵਹਿਣ ਦੇ ਵਿੱਚ ਵਹਿ ਕੇ ਇਕੱਤੀ ਇਕੱਤੀ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਥਾਂ ਨਵੀਂਆਂ ਨਕਲਾਂ ਲੈ ਲੈਂਦੀਆਂ ਹਨ, ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਹੈ ਅਤੇ ਉਸਦੇ ਨਾਲ ਨਾਲ ਹੀ ਮੌਕੇ ਅਨੁਸਾਰ ਕਈ ਨਵੀਂਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ ਨਕਲਾਂ ਕਾਰਨ ਕਰਨ ਵਾਲੇ ਕਲਾਕਾਰ ਨੂੰ ਨਕਲੀ ਕਿਹਾ ਜਾਂਦਾ ਹੈ। ਮਰਾਸੀ ਅਤੇ ਭੰਡ ਦੋ ਖ਼ਾਸ ਜਾਤਾਂ ਹਨ, ਮਰਾਸੀ ਜਿਸ ਨੂੰ ਲੋੜ ਤੋਂ ਵੱਧ ਗੱਲ ਫੁਰਦੀ ਹੈ ਅਤੇ ਜਿਸਨੇ ਲਫ਼ਜ਼ੀ ਅਰਥ ਮਰਾਸੀ ਮਾਲਕੀ ਜਾਂ ਵਿਸਰਿਤ ਦੇ ਹੱਕ ਦੇ ਵਿੱਚ ਹੀ ਦੁਆਰਦਾਰ ਜੇ ਕਿ ਉਹਨਾਂ ਦਾ ਕਦੀਮੀ ਰਿਵਾਜ ਹੈ, ਆਪਣੇ ਜਿਸਮਾਂ ਦੇ ਵਿੱਚ ਹੀ ਕਵਿਤਾ ਦੇ ਜੋੜ ਪੜ੍ਹਦੇ ਹਨ ਅਤੇ ਇਨਾਮ ਪ੍ਰਾਪਤ ਕਰਦੇ ਹਨ ਜਦ ਉਹਨਾਂ ਦੀ ਨਾਟਕੀ ਕਲਾ ਆਰੀਆਂ ਨੇ ਆਪਣੇ

ਨਿਰਾਦਰ ਦਾ ਬਦਲਾ ਲਇਆ ਜਾ ਸਕੇ ਇਹਨਾਂ ਬਦਲਿਆਂ ਵਿੱਚ ਨਕਲਾਂ ਆਖਦੀਆਂ ਹਨ, ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ 'ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ ਹੂ-ਬਹੂ ਮੰਗਾਂ, ਕਿੱਤਿਆਂ ਅਤੇ ਵਿਸ਼ਿਆ ਵਿਕ~ ਵਿਅਕਤੀਆਂ ਬਾਰੇ ਰਹੀਆਂ ਜਾ ਸਕਦੀਆਂ ਹਨ ਰੂਪ ਪੱਖੋਂ ਇਸਨੂੰ ਕਿਸਮ ਦੀਆਂ ਹੁੰਦੀਆਂ ਹਨ। ਹੁੰਦੀਆਂ ਹਨ, ਨਕਲੀ ਕਲਾ ਖੇਡਣ ਹਨ, ਜਿਹਨਾਂ ਵਿੱਚੋਂ ਇੱਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਹੱਥ ਛੋਟਾ ਜਿਹਾ ਤਬਲਾ, ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜੇ ਉਸ ਦੇ ਚਮੋਟਾ ਮਾਰਦਾ ਹੈ ਜਿਸ 'ਤੇ ਹਾਸਾ ਪੈਦਾ ਹੁੰਦਾ ਹੈ ਕਿਸ ਇਸ ਵਿੱਚ ਇੱਕ ਝਾਂਕੀ ਵਿੱਚ ਇੱਕ ਹੋਰ ਖੇਡ ਅਨੁਸਾਰ ਜਾਂਦਾ ਹੈ ਕਿ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤੱਕ ਹੁੰਦਾ ਹੈ, ਇਸ ਦਾ ਅਰੰਭ ਸਧਾਰਨ ਗੱਲ-ਬਾਤ ਤੋਂ ਹੁੰਦਾ ਹੈ, ਸਾਜ ਵਿੱਚ

ਨਾਲ ਪੂਰੀ ਟੋਲੀ ਦੀ ਲੋੜ ਹੁੰਦੀ ਹੈ, ਇਸ ਵਿੱਚ ਦਸ-ਪੰਦਰਾਂ ਪਾਤਰ ਹੁੰਦੇ ਹਨ, ਲੰਮੀ ਨਕਲ ਵਿੱਚ ਘਟਨਾ ਪ੍ਰਬੰਧ ਕਹਾਣੀ ਨੂੰ ਵੱਖ-ਵੱਖ ਝਾਕੀਆਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਮੇਂ ਤਿੰਨ ਘੰਟੇ ਤੱਕ ਹੋ ਸਕਦਾ ਹੈ, ਥਾਂ-ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਹੁੰਦੇ ਹਨ, ਲੰਬੀਆਂ ਨਕਲਾਂ ਨੂੰ ਖੇਡਣ ਲਈ ਬੇਸ਼ੱਕ ਪੂਰੀ ਟੋਲੀ ਦੀ ਲੋੜ ਹੁੰਦੀ ਹੈ ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ, ਇਹਨਾਂ ਵਿੱਚ ਇੱਕ ਰੰਗ ਹੁੰਦਾ ਹੈ ਅਤੇ ਦੂਜਾ ਬਿਗਲਾ, ਰੰਗਾ ਸ਼ਬਦਾਂ ਦਾ ਮਹਿਲ ਉਸਾਰ ਉਸਾਰਦਾ ਹੈ ਅਤੇ ਬਿਗਲਾ ਲੱਤ ਮਾਰ ਕੇ ਉਸਦਾ ਢਾਹ ਦਿੰਦਾ ਹੈ, ਇਹਨਾਂ ਦੀ ਹੋਂਦ ਬਾਰੇ ਇੱਕ ਕਹਾਣੀ ਬੜੀ ਮਸ਼ਹੂਰ ਹੈ। ਕਿਸੇ ਪਿੰਡ ਵਿੱਚ ਇੱਕ ਰੰਗਾ ਨਾਮੀ ਮਰਾਸੀ ਰਹਿੰਦਾ ਸੀ, ਜਿਹੜਾ ਸਾਜ਼-ਸੰਗੀਤ ਦਾ ਬਹੁਤ ਮਾਹਰ ਸੀ ਉਹ ਕਿੱਸੇ-ਕਹਾਣੀਆਂ ਗਾ ਕੇ ਸੁਣਾਉਂਦਾ ਸੀ ਅਤੇ ਉਸ ਦੀ ਅਵਾਜ਼ ਏਨੀ ਸੁਰੀਲੀ ਸੀ ਕਿ

ਉਹ ਵੀ ਮੂੰਹ ਵਿਗਾੜ ਕੇ ਨਕਲ ਕਰਦਾ, ਜਿਸ 'ਤੇ ਲੋਕ ਬਹੁਤ ਹੱਸਦੇ, ਉਸ ਦੇ ਵਿਗੜੇ ਮੂੰਹ 'ਤੇ ਲੋਕ ਨੇ ਕਹਿਣ, ਕਹਿਣ ਲੱਗ ਪਏ ਤੇ ਹੌਲੀ-ਹੌਲੀ ਬੰਗਲੇ ਦੇ ਵਿੱਚ ਬਦਲ ਗਿਆ।

ਪਾਰਟ ਹੁੰਦਾ ਹੈ, ਬਿਗਲਾ ਨਕਲਾਂ ਦਾ ਸਲੋਖਾ ਅਦਾਕਾਰ ਹੁੰਦਾ ਹੈ ਜਿਸ ਦੇ ਜਿਸਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ, ਇਸ ਤੋਂ ਇਲਾਵਾ ਕੁਛ ਹੋਰ ਅਦਾਕਾਰ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਕਈਆਂ ਨੂੰ ਇਸਤਰੀ ਬਣਨ ਬਣਨਾ ਪੈਂਦਾ ਸੀ ਤੇ ਹੋਰ ਤੇ ਹੋਰ ਪਾਰਟ ਕਰਨੇ ਪੈਂਦੇ ਹਨ, ਇਸ ਇਹ ਇਹ ਪਾਰਟ ਵਿੱਚ ਨੱਚਣ ਵਾਲੇ ਕੁੜੀਆਂ ਬਣੇ ਮੁੰਡੇ ਹੀ ਕਰ ਲੈਂਦੇ ਹਨ। ਇਹਨਾਂ ਨੂੰ ਜ਼ਿਆਦਾ ਸਿੱਖਿਆ ਦੀ ਲੋੜ ਨਹੀਂ ਹੁੰਦੀ, ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੁੰਦਾ ਹੈ। ਦਰਸ਼ਕ ਜਦ, ਜਦ ਚਾਹਵੇ ਨਕਲਾਂ ਦੇ ਵਿੱਚ ਖਿਆਲੀ ਆਜ਼ਾਦੀ ਕਰ ਸਕਦੇ ਹਨ, ਜਦੋਂ ਨਕਲੀ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਹਨਾਂ ਦੇ ਇਰਦ-ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ। ਨਕਲੀ ਸੰਬੰਧ ਸ਼ੈਲੀ ਬਹੁ ਮਾ~ ਬਹੁ ਮਾਰੀ ਹੁੰਦੀ ਹੈ, ਜਿਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਕੁਛ ਨਾਟਕਾਂ ਦੇ ਕਰਕੇ ਇਹਨਾਂ ਦਾ ਵੀ

ਪੁਰਾਣੇ ਜਮਾਨੇ ਦੇ ਵਿੱਚ ਤਾਂ ਮੇਲਿਆਂ ਦੇ ਵਿੱਚ ਬਹੁਤ ਨਾਟਕ ਲੱਗਦੇ ਸਨ ਤੇ ਦੂਰੋਂ ਦੂਰੋਂ ਪਿੰਡਾਂ ਦੇ ਲੋਕ ਇਸਨੂੰ ਵੇਖਣ ਆਉਂਦੇ ਸੀ ਤੇ ਇਹ ਵੇਖਦੇ ਵੇਖਦੇ ਉਹਨਾਂ ਨੂੰ ਪਤਾ ਲੱਗਿਆ ਕਿ

ਮੁਨਾਫ਼ਾ, ਉਸਦੇ ਸਾਰੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਕਾਫ਼ੀ ਨਹੀਂ ਹੁੰਦਾ ਤਾਂ ਇਹ ਬੰਦ ਹੋ ਜਾਂਦੀ ਹੈ। ਹਾਲ ਹੀ ਵਿੱਚ IBM international business corporation ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤਕਨੀਕੀ companies ਵਿੱਚੋਂ ਇੱਕ ਨੇ ਆਪਣੇ ਪੈਂਤੀ ਸੌ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਦੋ ਹਜ਼ਾਰ ਬਾਈ ਤੋਂ ਬਾਅਦ ਇਹ ਸਭ ਤੋਂ ਵੱਡੀ ਹੈ। ਦਾ ਮੁੱਖ ਕਾਰਨ ਅਹ mid life crisis ਹੈ। IBM ਤੋਂ ਅਹ ਇਲਾਵਾ ਕਈ ਹੋਰ ਤਕਨੀਕੀ ਦਿੱਗਜ਼ ਜਿਵੇਂ ਕਿ Amazon, Microsoft ਅਤੇ Meta ਵੀ ਆਪਣੇ ਕਰਮਚਾਰੀਆਂ ਨੂੰ ਘਟਾ ਰਹੇ ਹਨ। ਹਾਲ ਹੀ ਵਿੱਚ ਤਕਨੀਕੀ ਘਾਟੇ ਦੇ ਕਾਰਨ ਕੀ ਹੋ ਸਕਦੇ ਨੇ। ਦੁਨੀਆਂ ਅਹ ਦੁਨੀਆਂ United States ਨੇ ਦੇਸ਼ ਅਹ ਦੇ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ਼ ਦਰਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਮਹਿੰਗਾਈ ਦੌਰਾਨ ਸਿਖਰਲੇ bank ਲੋਕਾਂ ਨੂੰ ਬੱਚਤ ਕਰਨ ਅਤੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਆ ਅਹ ਵਿਆਜ਼ ਦਰਾਂ ਵਿੱਚ ਵਾਧਾ ਕਰਨੇ ਹਨ, ਕਰਦੇ ਹਨ। ਖਪਤਕਾਰਾਂ ਦੀ ਮੰਗ ਘਟਦੀ ਹੈ ਅਤੇ ਲੋਕ ਬੱਚਤ ਕਰਨ ਲਗਦੇ ਹਨ। ਇਸ ਨਾਲ ਦੇਸ਼ ਵਿੱਚ ਅਹ ਘਟਦੀ ਹੈ। ਅਜਿਹੇ ਸਮੇਂ ਦੌਰਾਨ ਕਰਜ਼ੇ ਮਹਿੰਗੇ ਹੋਣ ਕਾਰਨ companies ਪ੍ਰਭਾਵਿਤ ਹੁੰਦੀਆਂ ਹਨ। ਇਹ ਛੁੱਟੀ ਵੱਲ

ਤੀਹ percent ਤੋਂ ਚਾਲੀ percent ਭਾਰਤੀ IT ਪੇਸ਼ੇਵਰ ਹਨ। ਉਹ America ਵਿੱਚ L one ਅਤੇ H oneB visa ਤੇ ਹਨ।

ਅਰਥ ਹੈ ਉਹ ਸਮਾਜ ਜਿਸ ਦੌਰਾਨ ਇੱਕ company ਜਾਂ ਇੱਕ ਦੇਸ਼ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਤੇ ਉਸਦਾ ਭਾਰਤ ਸਰਕਾਰ ਨੇ ਦੋ ਹਜ਼ਾਰ ਦਸ ਤੋਂ ਗਿਆਰ੍ਹਾਂ ਵਿੱਚ I ਅਹ AISHE ਦੀ ਸ਼ੁਰੂਆਤ ਕੀਤੀ ਸੀ। PCT ਪੰਅਹ UGC National Medical College Council, Distance Education Council ਅਤੇ ਪ੍ਰਮੁੱਖ universities ਦੇ ਨੁਮਾਇੰਦਿਆਂ ਤੇ ਬਣਾਈ ਗਈ ਹੈ। ਇੱਕ task force ਸਰਵੇਖਣ ਦਾ ਸੰਚਾਲਨ ਕਰਦੀ ਹੈ। ਦੋ ਹਜ਼ਾਰ ਵੀਹ ਤੋਂ ਇੱਕੀ ਵਿੱਚ ਸਰਵੇਖਣ ਮੰਤਰਾਲੇ ਦੀ ਅਗਵਾਈ ਵਿੱਚੋਂ ਵਿੱਚ ਸ਼ੁਰੂ ਕੀਤਾ ਗਿਆ ਸੀ। ਸਰਵੇਖਣ ਮੁੱਖ ਤਰ ਅਹ ਤੌਰ ਤੇ ਦੇਸ਼ ਵਿੱਚ ਉੱਚ ਸਿੱਖਿਆ ਤੇ ਕੇਂਦਰਿਤ ਹੈ।

point ਪੰਜ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਦੋ ਹਜ਼ਾਰ ਚੌਦਾਂ ਤੋਂ ਪੰਦਰਾਂ ਦੇ ਮੁਕਾਬਲੇ ਇੱਕੀ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਗਿਣਤੀ ਚਾਰ point ਚੌਦਾਂ crore ਤੋਂ ਵੱਧ ਸੀ। ਇਹ ਪਹਿਲੀ ਵਾਰ ਹੈ ਜਦੋਂ ਅੰਕੜੇ, ਚਾਰ coroe ਦੇ ਅੰਕੜੇ ਨੂੰ, ਅੰਕੜੇ ਨੂੰ ਪਾਰ ਕਰ ਰਹੇ ਹਨ।

ਵਿਦਿਆਰਥੀਆਂ ਦੀ ਗਿਣਤੀ ਵਿੱਚ ਅਠਾਈ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੋ ਹਜ਼ਾਰ ਚੌਦਾਂ ਤੇ ਪੰਦਰਾਂ ਦੇ ਮੁਕਾਬਲੇ ਉੱਚ ਸਿੱਖਿਆ ਹਾਸਲ ਕਰਨ ਵਾਲੀਆਂ ਅਨੁਸੂਚਿਤ

ਸਿੱਖਿਆ ਹਾਸਲ ਕਰਨ ਵਾਲੇ SC ਵਿਦਿਆਰਥੀਆਂ ਦੀ ਗਿਣਤੀ ਵਿੱਚ ਚਾਲੀ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ। ਔਰਤਾਂ ਵਿੱਚ ਦੇਖਿਆ ਜਾਵੇ ਤਾਂ ਵਾਧਾ ਹੋਇਆ ਹੈ, ਸੱਤ ਪ੍ਰਤੀਸ਼ਤ ਤੋਂ ਵੀ ਜ਼ਿਆਦਾ। OBC ਵਿਦਿਆਰਥੀਆਂ ਦੀ ਗਿਣਤੀ ਆਪਾਂ ਵੇਖੀਏ ਤਾਂ ਦੋ ਹਜ਼ਰ ਚੌਦਾ ਤੇ ਪੰਦਰਾਂ ਦੇ ਮੁਕਾਬਲੇ

ਦੇਖਿਆ ਗਿਆ ਹੈ। ਦੋ ਹਜ਼ਾਰ ਉੱਨੀ ਤੇ ਵੀਹ ਦੇ ਮੁਕਾਬਲੇ ਦੂਰੀ ਸਿੱਖਿਆ ਵਿੱਚ ਅਹ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਸੱਤ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਤੇ ਦੋ ਹਜ਼ਾਰ ਉੱਨੀ ਤੇ ਵੀਹ ਦੇ ਮੁਕਾਬਲੇ ਦੇਸ਼ ਵਿੱਚ ਕੁੱਲ universities ਦੀ ਗਿਣਤੀ ਵਿੱਚ ਸੱਤਰ ਦਾ ਵਾਧਾ ਹੋਇਆ ਹੈ। colleges ਦੀ ਗਿਣਤੀ ਕਹੀਏ ਤਾਂ ਪੰਦਰਾਂ ਸੌ ਵਧੀ ਹੈਗੀ ਆ। ਲਿੰਗ ਅਹ ਅਹ ਸਮਾਨਤਾ ਸੂਚਕ ਅੰਕ ਵਧ ਕੇ ਇੱਕ point zero ਪੰਜ ਹੋ ਗਿਆ ਹੈ। ਇਹ ਦੋ ਹਜ਼ਾਰ ਸਤਾਰਾਂ ਤੇ ਅਠਾਰਾਂ ਦੇ ਵਿੱਚ ਇੱਕ ਸੀ। ਦੋ ਹਜ਼ਾਰ ਉੱਨੀ ਤੇ ਵੀਹ ਦੇ ਮੁਕਾਬਲੇ ਦੇਸ਼ ਵਿੱਚ ਅਧਿਆਪਕਾਂ ਅਹ ਅਧਿਆਪਕਾਂ ਦੀ ਕੁੱਲ ਗਿਣਤੀ ਵਿੱਚ ਅਹ ਸੰਤਾਲੀ ਹਜ਼ਾਰ

Hindenburg ਇੱਕ ਖੋਜ ਕੰਪਨੀ ਹੈ, ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਅਹ ਵਿੱਚ ਵਿੱਤੀ ਖੋਜ ਕਰ ਰਹੀ ਹੈ। Hindenburg ਦੇ, ਨੇ ਹਾਲ ਹੀ ਵਿੱਚ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਅਤੇ ਉਸਦੀ ਕਾਰੋਬਾਰੀ firm ਅਡਾਨੀ ਸਮੂਹ ਬਾਰੇ ਆਪਣੀ ਖੋਜ report ਜਾਰੀ ਕੀਤੀ ਹੈ। report ਮੁਤਾਬਕ ਅਡਾਨੀ fraud schemes ਅਤੇ stock ਹੇਰਾਫੇਰੀ ਵਿੱਚ ਸ਼ਾਮਲ ਸੀ। report ਦੁਆਰਾ ਵਰਤੀਆਂ ਗਈਆਂ ਕਈ ਸ਼ਬਦ stock ਹੈ ਅਹ ਹੇਰਾਫੇਰੀ ਹੈ।

company ਨੇ ਅਡਾਨੀ ਅਤੇ ਉਸਦੇ ਪਰਿਵਾਰਕ members ਤੇ ਦੋ ਸਾਲ ਤੱਕ ਜਾਂਚ ਕੀਤੀ। report ਦੇ ਅਨੁਮਾਨ ਅਡਾਨੀ

American dollar ਹੈ। ਉਸਨੇ ਪਿਛਲੇ ਤਿੰਨ ਸਾਲ ਅਹ ਸਾਲਾਂ ਵਿੱਚ ਸੌ billion dollar ਇਕੱਠੇ ਕੀਤੇ। ਬਹੁਤੀ ਦੌਲਤ stock ਕੀਮਤ ਦੀ ਤੋਂ ਆਉਂਦੀ ਹੈ। ਅਡਾਨੀ ਕੰਪਨੀ ਦੀਆਂ ਸੱਤ ਅਹ ਸੱਤ ਦੀਆਂ ਕੀਮਤਾਂ ਪਿਛਲੇ ਤਿੰਨ ਸਾਲਾਂ ਦੌਰਾਨ ਅੱਠ ਤੋਂ ਉੱਨੀ ਪ੍ਰਤੀਸ਼ਤ ਵਧੀਆਂ ਹਨ। ਅਸਲਿਮਤ ਅਹ ਅਸਲੀਅਤ ਇਹ ਹੈ ਕਿ ਇਹ ਸਾਰੀਆਂ

ਅਡਾਨੀ ਪਰਿਵਾਰ ਦੇ member, ਗੌਤਮ ਅਡਾਨੀ ਦੇ ਛੋਟੇ ਭਰਾ, ਰਾਜੇਸ਼ ਅਡਾਨੀ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੇ ਵਿਦੇਸ਼ਾਂ ਵਿੱਚ mail companies

Hello

ਸਾਸਰੀਕਾਲ ਜੀ ਕੀ ਹਾਲ ਆਯ ਸਾਸਰੀਕਾਲ ਕਿਰਣ ਠੀਕ ਆਯ ਵਾਦਿਯ ਤੁਸੀਂ ਦਸੋ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

ਮੇਨੂ ਨਾ ਏਇਕ ਟੋਪਿਕ ਮਿਲਯਾ ਸੀ internet ਤੇ ਮੈਂ ਖਯਾ ਚਲੋ ਦੀਦੀ ਨੂ ਪੋਚ ਲੈਣੇ ਏਡੇ ਬਾਰੇ ਮੇਨੂ ਪਤਾ ਆਯ ਕਾਫੀ ਪਰ ਮੈਂ ਖਯਾ ਥੋਰਾ ਹੋਰ points ਮਿਲ ਜਾਂ ਗੇ ਨਾ ਹਾਂ

ਦਸੋ ਹਾਂਜੀ ਕੀ ਪੋਚਨਾ ਜਾਨ internet ਬਾਰੇ ਥੋਰਾ ਦਸੋ ਗੇ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 ਤੇ ਏਇਕ ਦੋਸ੍ਰਾਯ ਨੂ ਸੰਦੇਸ਼ ਪ੍ਰਾਪਤ ਕਰ੍ਦ੍ਯਾਂ ਤੇ ਏਇਕ ਦੋਜਯ ਦੀ ਜਾਣਕਾਰੀ ਦਾ ਵੀ ਅਰ੍ਦਾਨ ਪ੍ਰਦਾਨ ਕਰਦੇ ਆ ਕੇਹਾ ਜੇ ਤਾ ਹਾਂਜੀ ਤੇ ਹਾਂਜੀ ਹਾਂਜੀ ਏਸ ਤਰਹ ਨਾਲ ਇਹੀ ਆਪਣੀਆਂ fiber opticals phone lines sattelite ਜਾਂ ਜਾਂ ਸੰਭੰਦਾਂ ਤੇ ਹੋਰ ਤਾਰਿਕ਼ਯਾਂ ਦਾਵਰ ਹੁੰਦੇ ਹਨ ਏਇਕ ਦੋਜਯ ਨਾਲ ਗਲ ਕਰੋਂ ਤਾਂ ਇਹ ਮਧਿਮ ਹੈ ਜਿਸ ਤਰਹ ਹੀ ਅਪਨੇ ਦੋਸਤਾਂ ਮਿਤਰਾਂ ਤੇ ਰਿਸ਼੍ਤਾਯ੍ਦਾਰਾਂ ਨਾਲ ਦੁਨੀ ਭਰ ਵਿਚ ਵੀ ਗਲ ਕਰ ਸਕਦੇ ਆਂ ਤੇ ਓਨਾਂ ਦੀ ਜਾਣਕਾਰੀ ਭੇਜ ਵੀ ਸਕਦੇ ਆਂ ਓਨਾਂ ਨੂ ਹਾਂਜੀ ਜਿਵੇਂ ਇਸ ਵਿਚ ਵਿਆਪਾਰ ਦੇ ਅਸੀਮ ਮੋਕੇ ਹਨ ਇਸ ਬਾਰੇ ਥੋਰਾ ਦਸੋ ਗੇ ਮੇਨੂ ਹਾਂਜੀ ਵਿਆਪਾਰ ਦੇ ਅਸੀਮ ਮੋਕੇ ਤੇ ਆਯ ਪੇਸ਼ੇ ਵਾਰਾਂ ਲੈ ਏਇਕ ਮਹਤਵਪੂਰਣ ਤੇ ਅਨਮੋਲ ਭੋਜਨ ਦੇ ਰੂਪ ਵਿਚ ਵੇਖ੍ਯਾ ਜੇ ਤਾਂ ਕਾਮ ਕਰਦਾ ਆਯ ਜੋ ਅਪਨੇ ਕਾਮ ਲੈ ਜਾਣਕਾਰੀ ਦਾ ਆਦਾਨ ਤੇ ਪ੍ਰਦਾਨ ਕਰਦੇ ਹਨ ਤੇ ਮੋਜੂਦ ਹੈ ਕੇ ਆਹੀ ਸੀਕਰੀ ਜੇਹੇ ਲੈਬ੍ਰਾਰੀਆਂ ਅਤੀ ਤੀਰ ਕੇਹ੍ਲੋ ਹੇਗੇ ਨੇ ਖੁਲੇ ਹੋਆਯ ਹਨ ਜਿਨਾਂ ਰਹੀ ਈਯ ਵਿਦਵਾਨਾਂ ਲੈ ਵਿਆਪਾਰੀਆਂ

ਤੇ ਅਪਨੇ ਵਿਨਾਸ਼ਕਾਰੀ ਭੂਮਿਕਾ ਬਣਾਂ ਲੈ ਤਯਾਰ ਰੇਹ੍ਨ੍ਡੇ ਹਨ ਜੋ ਹਰ ਏਇਕ ਜੋ ਹੋਰ ਕੁਜ ਨਾਈ ਤਾਂ ਏਸ ਲੈ internet ਨੂ ਸਮੇ ਦਾ ਵਿਨਾਸ਼ਕਾਰੀ ਵੀ ਮਾਨ੍ਯ ਜਾਂਦਾ ਆਯ ਅਜਯ ਵੀ ਮਤਲਬ ਕਿਸੇ ਵਿਅਕਤੀ ਦਾ ਮਲਿਕ ਅਜਯ ਵੀ ਕੋਈ ਓਹੋ ਨਾਈ ਓੜੀ ਪੋਹੰਚ ਤੋਂ ਬਹਿਰ ਈ ਆਯ ਜਿਸ ਤਰਹ ਕੇ ਵਿਡੋ ਕਾਲ ਨੂ ਵਿਡੋ ਨੂ ਰਾਤੋੰ ਰਾਤ ਸਨਸਨੀ ਬਨਾਨਾ ਤੁਹਾਨੂ ਚਿੰਤਾ ਨਾਤੀ ਸੁੰਦਰ ਬਣਾ ਦੇ ਗਾ ਹਾਂਜੀ ਤੇ internet ਦੀ ਪ੍ਰਤਿਭਾਸ਼ਾ ਵੀ ਹੁੰਦੀ ਆਯ ਹੈ ਨਾ

ਤੇ ਅਤੀ ਓਹਨਾਂ ਨੂ ਏਇਕ network ਵੀ ਬਣਾਂਦਾ ਹੈ ਤੇ ਏਇਕ ਥਾਂ ਖੇਤਰ ਯਾ ਚੂਰਾ ਖੇਥਾਰ ਜਦ ਦੁਨਿਆ ਭਰ ਵਿਚ ਹਾਨਾ ਆਯ ਸਾਧਾਰਣ ਫਾਰਮ ਨੇਤ੍ਵੋਰਕ ਲੈ ਕਾਟੋ ਕਤ ਦੋ network ਦੀ ਜ਼ਰੁਰਤ ਹੁੰਦੀ ਆਯ computer

ਤੇ ਇੰਟਰਨੇਟ ਦੇ ਸ਼ੁਰੁਵਾਤੀ ਦਿਨਾਂ ਵਿਚ ਇੰਟਰਨੇਟ ਦੀ ਜੇਰੀ ਵਰਤੁ ਊ ਬੋਹਤ ਈ ਗੁਪਤ ਤਰੀਕੇ ਦੇ ਨਾਲ ਕੀਤੀ ਜਾਂਦੀ ਆਯ ਹਨ ਹਾਂਜੀ system ਜੇਰਾ ਆਯ ਮੁਖ ਤੋਰ ਤੇ ਸਰਕਾਰ ਸਰਕਾਰੀ ਆਯ ਅਗੇਨਿਕੈਨ ਲੈ ਜੇਰਾ ਲੈ ਹੈ ਹਾਂਜੀ ਹਾਂਜੀ ਏਸ ਬਾਰੇ ਥੋਰਾ ਜਾਣਕਾਰੀ ਦੂ ਗੇ ਹਾਂਜੀ ਜਿਦਾਂ ਕੇ ਇੰਟਰਨੇਟ ਦੇ ਜੇਰੇ internet ਦਿਨ ਦੀ ਹਾਨਾ ਊ ਟੀਮੇ ਤੇ ਆਯ ਬਾਰਾ ਹੀ ਮਤਲਬ ਸੇਕ੍ਰੇਟ ਤੋਰ ਤੇ ਰਖ੍ਯਾ ਜਾਂਦਾ ਸੀ ਪਰ ਹਨ ਕੀ ਆਯ ਆਯ system ਸਰਕਾਰੀ ਅਗੇੰਕਿਯਾਂ ਲੈ ਯਾ ਵਿਧ੍ਯਕ ਸੰਸਥਾਵਾਂ ਨਾ ਹਾਨਾ ਖੂਜ ਸੰਸਥਾਵਾਂ ਦਵਾਰਾ ਵਾਰ੍ਤ੍ਯਾ ਜਾਂਦਾ ਆਯ ਤੇ ਆਯ ਮੁਖ ਤੋਰ ਤੇ ਏਮਿਲ ਵੀ ਵਰਤੀ ਜਾਂਦੀ ਆਯ ਇਨਾਂ ਦੇ ਵਿਚ ਨਾ ਏਸ ਤਰਹ ਦੀ ਵਰਤੁ ਨਿਜੀ ਜਾਂ ਵਿਪਾਰਕ ਉਪਦੇਸ਼ਾਂ ਲੈ ਵਾਰ੍ਦਿਤ ਹੈ ਏਸ ਨੂ internet ਦੀ ਪਹਲੀ ਪੀਰੀ ਵੀ ਕੇਹਾ ਜਾਂਦਾ ਆਯ ਡੋਜੀ ਪੀਰੀ ਦਾ ਇੰਟਰਨੇਟ ਯਾ ਦੋਜੇ internet ਪੀਰੀ ਸਾਡੇ ਪਿਛਲੀ ਦਹਾਕ ਵਿਚ ਆਰੰਭ ਪੈਦਾ ਹੋਈ ਆਯ ਤੇ ਏਸ ਵਿਚ ਕੁਲ ਅਜੇ ਖੁਲਾ ਨਾਈ ਸੀ ਸਮੇ ਵੀ ਸੰਜੁਕਤ ਰਾਸ ਚ ਬੋਹਤ ਸਰਿਯਾਂ computer ਸੰਚਾਰ ਸੰਸਥਾਵਾਂ internet ਵਿਚ ਸ਼ਾਮਿਲ ਹੋਗੈਯਾਂ ਅਤੀ ਲਖਾਂ ਗੈਰ ਕ਼ਾਨੂਨੀ ਯਾ ਤੇਚ੍ਨੂਗ੍ਯ ਡੀ ਪਹਲੀ ਵਾਰ ਇੰਟਰਨੇਟ ਦਾ ਅਨੰਦੁ ਲਾਯਾ

ਤੇ internet ਸੇਵਾ ਪ੍ਰਦਾਨ ਤੋਂ ਏਇਕ ਖਾਤਾ ਨੰਬਰ ਲੁਰਿੰਦਾ ਹੁੰਦਾ ਆਯ ਮਤਲਬ ਏਇਕ ਸਾਨੂ ਕਹ ਲੋ ip address ਬੋਲਦੇ ਆ ਜਿਨੂ ਊ ਸਾਨੂ ਲੋਰਿੰਦਾ ਹੁੰਦਾ ਅਪਨੇ ਲੈ ਕਿਤੇ ਵੀ ਇੰਟਰਨੇਟ ਚਾਲਾਂ ਲੈ ਹਾਂਜੀ ਹਾਂਜੀ ਜਿਵੇਂ internet ਦਾ ਖਾਤਾ ਨੰਬਰ ਵੀ ਹੁੰਦਾ ਨਾ ਕੋਈ ਹਾਂਜੀ internet ਦਾ ਕਹਤ ਨੰਬਰ ਜਿਵੇਂ ਮੈਂ ਥਾਨੁ ਦਸ੍ਯ ਕੇ ਕਿਸੇ ਇੰਟਰਨੇਟ ਪ੍ਰਦਾਨ ਤਨ ਕੁਜ ਘੰਟੀਆਂ ਵਿਚ ਪਰਾਪਤ ਕਰ ਸਕਦਾ ਮਤਲਬ ਤਾਵਾਦਾ ਕਹ ਲੋ ਜੋ ਕੇ ip address ਹੁੰਦਾ ਜਿਨੋਂ ਬੋਲਦੇ ਆ ਹਾਂਜੀ ਆਯ ਉਪਯੋਗ ਕਰਤਾ ਦਾ ਨਾਮ ਈ ਹੁੰਦਾ ਹਾਨਾ ਊ ਅਪਨੇ ਅਪਨੇ ਨਾਮ ਟੀ ਈ ਬਣਾਂਦਾ ਆਯ ਤੇ internet ਖਾਤੇ ਦੇ ਉਪਯੋਗ ਭੋਗਤਾ ਜੋ ਕੇ ਉਪ੍ਪੋਗਤਾ ਨਾਮ ਪਰਾਪਤ ਕਰਨ ਤੋਂ ਬਾਅਦ ਸੇਵਾ ਪ੍ਰਦਾਨ ਸਾਡੇ ਮਾਹਰ computer ਯਾ ਓਸਦੀ ਸੰਸਥਾ ਨਾਲ ਜ਼ੋਰਦਾ ਆਯ ਤੇ ਫੇਰ ਅਸੀਂ ਅਪਨੇ computer ਤੇ modems ਕਰਦੇ ਆਂ ਤੇ navigate ਸੇਵਾ ਪ੍ਰਦਾਨ ਕਰਦੇ ਆਂ ਤੇ ਨਾਲ ਈ ਓਨਾਂ ਦੀ ਆਯ ਕੇਹ੍ਲੋ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 ਤੇ ਨੰਬਰ ਵਿਚ ਭੇਜ ਕੇ ਬਾਅਦ ਵਿਚ ਓਸ ਨੂ ਇੰਟਰਨੇਟ ਨਾਲ ਜੋਰ੍ਡੇ ਆਂ ਜੋ ਕੇ secret ਹੁੰਦਾ ਗੁਪਤ ਹੁੰਦਾ ਤੇ ਅਸੀਂ ਆਯ ਏਮਿਲ ਰਹੀ ਪਰਾਪਤ ਕਰਨਾ ਯਾ ਭੇਜਾ ਚੌੰਡੀ ਆਂ ਏਸ ਲੈ ਅਸੀਂ ਓਸਨੂ outlook express ਤੇ ਕਲਿਕ ਕਰ ਕੇ ਏਮਿਲ ਬ੍ਝ੍ਡੇ ਆਂ ਤੇ ਪਰਾਪਤ ਕਰਦੇ ਆਂ ਨਹੀ ਤੇ ਇੰਟਰਨੇਟ internet explorer ਤੂ ਵੀ ਤੁਸੀਂ ਏਸਨੂ ਕਰ ਸਕਦੇ ਊ ਤੇ ਤਨੁ ਹਰ ਕਿਸਮ ਦੀ ਜਾਣਕਾਰੀ ਵੀ ਮਿਲਦੀ ਆ ਓਦੇ ਤੇ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 ਤੇ ਕੇਰਾ software program ਪ੍ਰੋਗ੍ਰਾਮ ਦੀ ਵਰਤੁ ਇੰਟਨੇਟ ਤੋਂ ਜਾਣਕਾਰੀ ਪ੍ਰਾਪਤ ਕਰਨ ਲੈ ਕੀਤੀ ਜਾਂਦੀ ਆਯ ਹਾਂਜੀ ਬੋਹਤ ਸਾਰੇ software program ਨਾਯ੍ਜਿਨਾਂ ਦੀ ਵਰਤੁ ਇੰਟਰਨੇਟ ਤੋਂ ਜਾਣਕਾਰੀ ਪ੍ਰਾਪਤ ਕਰਨ ਲੈ ਕੀਤੀ ਜਾਂਦੀ ਆਯ ਜਿਵੇਂ ਕੇ ਆ ਤੁਸੀਂ go for www ਹੈ ਨਾ ਤੇ mozaik

ਕੰਪਿਊਟਰ ਤੇ ਕੋਈ ਜਾਣਕਾਰੀ ਲਾਯਾ ਸਕਦੇ ਆਂ ਯਾਨ ਜਦੋਂ ਕੰਪਿਊਟਰ ਨੂ ਕੋਈ ਅਜੇਹਾ ਕਾਮ ਦਿਤਾ ਜਾਂਦਾ ਆਯ ਤਾਂ ਈਯ ਕਾਮ ਕਰਦਾ ਵੀ ਆਯ ਹਾਨਾ ਤੇ ਤੁਸੀਂ ਮਤਲਬ ਕਮਾਂਡ ਦੇਂਦੇ ਊ ਜਿਵੇਂ ਅਸੀਂ ਮਤਲਬ ਸੂ ਰਹੀ ਆਂ ਤਾਂ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

ਤੇ ਦੋਸਰੀ ਜੇਰੀ ਹੇਗੀ ਏਇਕ ਤੇਲੇਫੋਨੇ ਜਿਨਾਂ ਵਿਚ ਏਮਿਲ ਸਬ ਤੋਂ ਵਧ ਵਾਰ੍ਤ੍ਯਾ ਜਾਂਦਾ ਆਯ ਤੇ ਏਸ ਨਾਲ ਵਿਕਤੀ ਦੇ ਸਮੂਹ ਯਾਨ ਸੰਚਾਰ ਸੇਵਾ ਚੋਣ ਏਇਕ ਵਿਅਕਤੀ ਸ਼ਾਮਿਲ ਹੁੰਦਾ ਆਯ ਜੋ ਦੁਨਿਆ ਬਾਰ ਵਿਚ ਵਖ ਵਖ ਹਿਸ੍ਸ੍ਯਾਂ ਚ ਬੈਠੀ ਵਿਕਾਤਿਯਾਂ ਯਾ ਸਮੂਹਾਂ ਨੂ ਮਿਲ ਸਕਣ ਲੈ ਇੰਟਰਨੇਟ ਤੇ ਜਾਣਕਾਰੀ ਉਪਲਬਦ ਕਰਨ ਦੇ ਲੈ ਸਬਤੋਂ ਕਹ ਲੇ email ਦੀ ਵਰਤੁ ਕਰਦਾ ਤੇ ਪ੍ਰਸਿਧੀ ਦਾ ਕਰਨ ਵੀ ਇਹੀ ਆਯ ਤੇ ਤੇ ਡਾਸਰ ਜੋ ਕੇ word web ਹੇਗੀ ਆ ਏਸ ਦੇ ਸਰਵ ਵਿਆਪਦੀ multimedia ਕਹ ਸਕਦੇ ਆਂ ਓਨੁ ਤੇ hyper media publicing ਪ੍ਰਣਾਲੀ ਆਯ ਏਸ ਵਿਚ ਸਬ ਤੋਂ ਵਾਦ ਅਨੁਕੂਲ ਅਤੀ ਨੇੰਤਰਾਂ

ਪਖ ਤੋਂ ਅਗਰ ਦੇਖ੍ਯਾ ਜੇ ਤਾਂ ਇੰਟਰਨੇਟ ਦਾ ਉਸੇ ਕੀਤਾ ਜਾਂਦਾ ਓਸ ਤੇ ਹਾਂਜੀ ਤੇ ਜਿਵੇਂ ਇੰਟਰਨੇਟ ਦੀ ਪਾਵਿਖ ਵੀ ਆਯ ਨਾ ਪਾਵਿਖ ਹਾਂਜੀ ਇੰਟਰਨੇਟ ਦੇ ਉਪਰ ਆਯ ਨਵੀ ਰੁਝਾਨ ਤੇ technology ਨੂ ਅਗਰ ਗਲ ਕਰਿਯਾ ਤਾਂ ਸੰਕੀਤ ਆਯ ਪਾਵਿਖ ਵਿਚ ਮਨੁਖੀ ਜਿਵੇਂ ਦਾ ਏਨਾ ਕੁ ਮਹਾਤਾਵ੍ਪੋਰਾਂ ਹੋਣਾ ਜਿਵੇਂ ਕੇ news ਹੋਗੈਯਾਂ online reportings ਹੋਗੀ ਆਹ webcasting ਹੋਗੀ ਖਬਰਾਂ ਦੀ ਵੰਡ ਖੋਲ ਦਿਤਿਯਾਂ ਹਨ ਤੇ multimedia internet ਦਾ ਏਇਕ ਅਖਾਰ੍ਵਾਂ ਜਿਯਾ ਅੰਗ ਹਨ ਨਵਾਂ ਸੰਨੀ ਆਗਯਾ ਆਯ ਪਾਵਿਖ ਵਿਚ ਹਾਂਜੀ ਤੇ ਇੰਟਰਨੇਟ ਚ E commerce ਦਾ ਵੀ ਵਿਕਾਸ ਹੇਗਾ ਹਾਨਾ ਹਾਂਜੀ E commerce ਦੇਖ੍ਯਾ ਜਾਵੀ ਤਾਂ ਇੰਟਰਨੇਟ ਦੀ ਡੋਜੀ ਪੀਰੀ ਦਾ ਏਇਕ ਹੋਰ ਵਾਦਾ ਯੋਗਦਾਨ ਆਯ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

ਤੇ ਕੁਜ ਖ਼ਰੀਦਨ ਦੇ ਆਦੇਸ਼ ਤੋਂ ਵੀ ਤੁਸੀਂ ਬੈੰਕਾਂ ਵਿਚ ਆਮ online ਜੋ ਕੇ ਲੈਣ ਦਿਨ ਹੋਯਾ ਹਾਨਾ ਤੇ ਦਾ ਹਿਸਾ ਪੀ ਕੇ ਤੁਸੀਂ ਖਰੀਦਾਰੀ ਵੀ ਕਰ ਸਕਦੇ ਊ ਏਸ ਦੇ ਮਾਧਿਯਮ ਰਾਹੀ ਜਿਵੇਂ internet ਦੀ ਸਾਵਧਾਨੀ ਵੀ ਓਸ ਬਾਰੇ ਥੋਰਾ ਦਸੋ ਗੇ ਸਾਵਧਾਨਿਯਾਂ ਬਾਰੇ ਹਾਂਜੀ ਇੰਟਰਨੇਟ ਦੇ ਵਖ ਵਖ ਵੇਬ੍ਸਿਤਾਂ ਤੇ ਬੋਹਤ ਸਰਿਯਾਂ ਸਾਲੇ ਸਾਮਗ੍ਰਿਯਾਂ ਜਿਵੇਂ ਉਪਲਬਦ ਹਨ ਹਾਨਾ ਤੇ ਬਚੀਆਂ ਤੇ ਨੋ ਜਵਾਨ ਪੀਰੀ ਨੂ ਏਸ ਤੋਂ ਸ਼ੁਰਾਕ੍ਸ਼ਿਤ ਰਹਨ ਦੀ ਜ਼ਰੂਰੀ ਆਯ ਤੇ ਆਯ ਮੈਂ ਸਾਵਧਾਨੀ ਆਪਾਂ ਕਹ ਸਕਦੇ ਆਂ ਏਡੀ ਵਿਚ ਹਾਂਜੀ ਤੇ ਓਦੇ ਓ ਦਸੋ ਗੇ ਏਡੀ ਹਾਂਜੀ ਅਸੀਂ ਕਹ ਸਕਦੇ ਆਂ ਕੇ ਪਾਵਿਖ ਵਿਚ internet ਸਾਡੀ ਜ਼ਿੰਦਗੀ ਦੇ ਬੋਹਾਯ੍ਤ ਸਾਰੇ ਖ਼ਤਰਨ ਵਿਚ ਫੈਲ ਜੇ ਗਾ ਹਾਨਾ ਤੇ ਇਹ ਜ਼ਿੰਦਗੀ ਵਿਚ ਵਾਦ ਰਹੀ ਮੁਕ਼ਾਬ੍ਲਾਯ ਤਨਵ ਦੇ ਨਾਲ ਨਾਲ ਗਤੀ ਚੁਕਸੀ ਅਤੀ ਸਾਵਧਾਨੀ ਦੇ ਨਾਲ ਵੀ ਭਾਰ੍ਪੋਰ ਹੋਵੀ ਗਾ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 ਤੇ ਏਸ ਵਿਚ ਇਨਾਂ ਦੇ ਫਾਇਦੇ ਵੀ ਬੋਹਤ ਆ ਅਗਰ ਏਇਕ ਸੀੜੇ ਤੋਂ ਦੇਖ੍ਯਾ ਜੇ ਇੰਟਰਨੇਟ ਦਾ ਬੋਹਤ ਫਾਇਦੇ ਆ ਪਰ ਕਈ ਚੀਜ਼ਾਂ ਤੇ ਆਉਣ ਵਾਲੀ ਪੀਰੀ ਆਯ ਜੋ ਨੋਜਵਾਨਾਂ ਪੀਰੀ ਤੇ ਬਚੀਆਂ ਨੂ ਬੋਹਤ ਪਰ੍ਭਾਕ੍ਵਿਤ ਵੀ ਕਰ ਰਹੀ ਆਯ ਹਾਂਜੀ ਹਾਂਜੀ ਹਾਂਜੀ ਆਯ ਏਡੀ ਵਿਚ ਬਿਲਕੁਲ ਮਤਲਬ ਕੋਈ ਸਾਡੇ ਤੋਂ ਕਿੰਨਾ ਏ ਦੂਰ ਆਯ ਆਪਾਂ ਓਨਾਂ ਨੂ ਵੇਖ ਕੇ ਗਲ ਕਰ ਸਕਦੇ ਆਂ ਹੈਂ ਨਾ ਹਾਂਜੀ ਹਾਂਜੀ ਬਿਲਕੁਲ ਓਹਨਾਂ ਨਾਲ ਗਲ ਕਰ ਸਕਦੇ ਆਂ ਸਨੇਹਾ ਜਲਦੀ ਭੇਜਾਂ ਲੈ ਅਗਰ ਦੇਖ੍ਯਾ ਜੇ ਤਾਂ ਸਬ ਤੋਂ ਵਾਦਾ ਮਾਧ੍ਯਮ ਆਯ ਇੰਟਰਨੇਟ ਹੇਗਾ ਹਾਨਾ ਤੇ ਪਰ ਜੋ ਕੇ ਅਜੇ ਕਲ ਡੀ ਵਿਚ ਇਨਾਂ ਨੂ ਬੋਹਤ ਗਲਤ ਤਾਰਿਕ਼ੀ ਨਾਲ ਵੀ ਲਾਯਾ ਜਾਂਦਾ ਜਿਵੇਂ ਸ਼ੋਪ੍ਪਿੰਗ ਕਰਨ ਲੈ ਸਬ ਤੋਂ ਵਾਦਿਯ ਆਯ onine ਅਗਰ ਤੁਸੀਂ ਸਬ ਕੁਛ ਏਦਾਂ ਦੇ ਲੈ ਹਾਂਜੀ ਸਬ ਤੋਂ ਜਿਆਦਾ ਈਯ ਈ ਮਾਨ੍ਯ ਜਾਂਦਾ ਆਯ ਵਾਦਿਯ ਹਾਂਜੀ ਤੇ ਇਨਾਂ ਤੇਚ੍ਨੋਲੋਗ੍ਯ ਦੇ ਵਿਚ ਸਬ ਤੋਂ ਮਹਤਵ ਪੂਰਨ ਅਸਥਾਨ ਵੀ ਆਯ ਬਿਲਕੁਲ ਬਿਲਕੁਲ ਹਾਂਜੀ ਹਾਂਜੀ

ਪੂਰਨ ਭਗਤ ਦੇ ਆਸ਼ੀਰਵਾਦ ਦੇ ਨਾਲ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕ ਵੀਰ ਰਸਾਲੂ ਦਾ ਜਨਮ ਹੋਇਆ, ਜੋਤਸ਼ੀਆਂ ਨੇ ਰਾਜੇ ਨੂੰ ਬਾਰ੍ਹਾਂ ਵਰ੍ਹੇ ਤੱਕ ਰਸਾਲੂ ਦਾ ਮੂੰਹ ਵੇਖਣਾ ਅਸ਼ੁੱਭ ਦੱਸਿਆ, ਜਿਸ ਕਰਕੇ ਰਸਾਲੂ ਨੇ ਵੀ ਪੂਰਨ ਵਾਂਗ ਇਕ ਭੋਰੇ ਵਿਚ ਰੱਖਣ ਦਾ ਫੈਸਲਾ ਕੀਤਾ। ਰਸਾਲੂ ਦੇ ਜਨਮ ਵਾਲੇ ਦਿਨ ਹੀ ਸਲਵਾਨ ਦੇ ਅਸਤਬਲ ਵਿਚ ਇਕ ਵਛੇਰਾ ਜੰਮਿਆ ਸੀ, ਜਿਸ ਦਾ ਨਾਂ ‘ਫ਼ੌਲਾਦੀ’ ਰੱਖਿਆ ਗਿਆ ਸੀ। ਸ਼ਾਹੀ ਬਾਗ਼ ਵਿੱਚ ਉਸੇ ਦਿਨ ਇਕ ਤੋਤਾ ਵੀ ਜੰਮਿਆ ਸੀ। ਇਸ ਵਛੇਰੇ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਰਹਿ ਕੇ ਦੋਵੇਂ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਸਦਾ ਉਸ ਦੇ ਨਾਲ ਰਹੇ।

ਉਸ ਨੂੰ ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਬਹੁਤ ਚੰਗਾ ਲੱਗਾ। ਰਸਾਲੂ ਸੁੰਦਰ ਅਤੇ ਜਵਾਨ ਸੀ। ਉਸ ਦੀ ਇੱਕ ਤੱਕਣੀ ਹੀ ਅਗਲੇ ਨੂੰ ਕੀਲ ਲੈਂਦੀ ਸੀ। ਪਹਿਲੇ ਦਿਨ ਹੀ ਜਦੋਂ ਉਹ ਇਕ ਨਦੀ ਵਿਚ ਇਸ਼ਨਾਨ ਕਰਨ ਗਿਆ, ਤਾਂ ਚੰਦਨ ਦੇਈ ਨਾਂ ਦੀ ਇੱਕ ਰਾਜਕੁਮਾਰੀ ਉਸ ਵਲ ਖਿੱਚੀ ਗਈ। ਰ~ ਰਸਾਲੂ ਸ~ ਸੰਜਮੀ ਵੀ ਸੀ ਇਸ ਕਰਕੇ ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸ ਨੂੰ ਬੰਨ੍ਹ ਨਹੀਂ ਸੀ ਦੇ ਸਕਦੀ। ਕੁੱਝ ਦਿਨਾਂ ਪਿੱਛੋਂ ਹੀ ਰਸਾਲੂ ਦੀ ਸ਼ਿਕਾਇਤ ਰਾਜੇ ਸਲਵਾਨ ਕੋਲ ਪਹੁੰਚੀ ਕਿ ਉਹ ਆਪਣੀ ਪਾਣੀ ਭਰਨ ਵਾਲੀਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਹੈ। ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਨੇ ਬਾਰ੍ਹਾਂ ਸਾਲ ਤੋਂ ਪਹਿਲਾਂ ਰਸਾਲੂ ਦਾ ਮੂੰਹ ਨਹੀਂ ਸੀ ਵੇਖਣਾ, ਇਸ ਕਰਕੇ ਉਸ ਨੇ ਹੁਕਮ ਦਿੱਤਾ ਕਿ ਕੁੜੀਆਂ ਨੂੰ ਪਾਣੀ ਭਰਨ ਲਈ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਦਿੱਤੀਆਂ ਜਾਣ। ਤਦ ਰਸਾਲੂ ਨੇ ਫੌਲਾਦ

ਰਸਾਲੂ ਨੇ ਉਸੇ ਰਾਤ ਸ਼ਹਿਰ ਛੱਡ ਦਿੱਤਾ। ਉਸ ਦੇ ਨਾਲ ਫ਼ੌਲਾਦੀ ਨਾਂ ਦਾ ਘੋੜਾ ਅਤੇ ਤੋਤਾ। ਪਹਿਲੀ ਰਾਤ ਉਸ ਦੇ ਨਾਲ ਦੋ ਹੋਰ ਸਾਥੀ ਵੀ ਸਨ।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 ਨਾਗ ਦੀਆਂ ਅੱਖਾਂ ਵਿਚ ਰੇਤ ਪੈਣ ਕਰਕੇ ਉਹ ਬੜੀ ਤਕਲੀਫ਼ ਵਿੱਚ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢੀ ਅਤੇ ਉਹ ਉਸ ਦਾ ਮਿੱਤਰ ਬਣ ਗਿਆ। ਨਾਗ ਨੇ ਉਸ ਨੂੰ ਇਕ ਮਣੀ ਦਿੱਤੀ, ਜਿਹੜੀ ਹਾਰਾ ਤਾਕਰਾ ਦਾ ਜ਼ਹਿਰ ਚੂਸ ਲੈਂਦੀ ਸੀ। ਰਸਾਲੂ ਨੂੰ ਜਿੱਥੇ ਕਿਤੇ ਵੀ ਜ਼ੁਲਮ ਦਾ ਪਤਾ ਲਗਦਾ ਉਹ ਉੱਥੇ ਪਹੁੰਚ ਜਾਂਦਾ ਅਤੇ ਜ਼ਾਲਮ ਨੂੰ ਮਾਰ ਮੁਕਾਉਂਦਾ। ਇਕ ਵਾਰ ਉਹ ਸੂਆਂ ਦੇ ਹਰੇ – ਭਰੇ ਇਲਾਕੇ ਵਿੱਚ ਰਾਜਾ ਹਰੀ ਚੰਦ ਦੇ ਰਾਜ ਵਿੱਚ ਪੁੱਜਾ। ਇਕ ਸ਼ਾਮ ਹਰੀ ਚੰਦ ਦੀ ਧੀ ਸਰੂਪਾਂ ਸਹੇਲੀਆਂ ਨਾਲ ਬਾਗ਼ ਵਿਚ ਖੇਡ ਰਹੀ ਸੀ। ਰਸਾਲੂ ਸਰੂਪਾਂ ਨੂੰ ਦੇਖ ਕੇ ਉਸ ਤੇ ਮੋਹਿਤ ਹੋ ਗਿਆ ਅਤੇ ਜਦੋਂ ਰਸਾਲੂ ਰਾਜੇ ਹਰੀ ਚੰਦ ਦੇ ਸ਼ਹਿਰ ਪਹੁੰਚੀਆ, ਤਾਂ ਪਤਾ ਲੱਗਾ ਕਿ ਰਾਜੇ ਨੇ ਸਰੂਪਾਂ ਦਾ ਵਿਆਹ ਉਸ ਸੂਰਬੀਰ ਨਾਲ ਕਰਨ ਦਾ ਐਲਾਨ ਕੀਤਾ ਹੈ, ਜਿਹੜਾ ਇਕ ਖ਼ਾਸ ਯੰਤਰ ਵਿਚ ਤੀਰ ਮਾਰ ਕੇ ਸੁਨਹਿਰੀ ਮੱਛਲੀ ਨੂੰ ਫੁੰਡੇਗਾ। ਰਸਾਲੂ ਨੇ ਆਪਣੇ ਤੀਰ ਨਾਲ ਸੁਨਹਿਰੀ ਮੱਛਲੀ ਨੂੰ ਫੁੰਡ ਦਿੱਤਾ। ਰਾਜੇ ਹਰੀ ਚੰਦ ਨੇ ਰਸਾਲੂ ਨੂੰ ਬੜੇ ਆਦਰ ਨਾਲ ਬੁਲਾਇਆ ਅਤੇ ਆਪਣੀ ਧੀ ਦਾ ਵਿਆਹ ਕਰਨਾ ਮੰਨ ਲਿਆ।

ਸਿਰਕੱਪ ਲੋਕਾਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਹੈ। ਸਿਰਕੱਪ ਦੇ ਸ਼ਹਿਰ ਜਾਂਦਿਆਂ ਰਾਹ ਵਿੱਚ ਉਸ ਨੇ ਇਕ ਤਾਜ਼ੀ ਲਾਸ਼ ਵੇਖੀ। ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫ਼ਨਾਉਣਾ ਚਾਹਿਆ। ਪਰ ਉਸ ਵੇਲੇ ਲਾਸ਼ ਬੋਲ ਪਈ। ਲਾਸ਼ ਸਿਰਕੱਪ ਦੇ ਪੈਰਾ ਸਿਰਮੁੱਖ ਦੀ ਸੀ। ਉਸ ਨੇ ਦੱਸਿਆ ਕਿ ਰਾਜਾ ਸਿਰਕੱਪ ਕਪਟੀ ਰਾਜਾ ਹੈ। ਉਸ ਸਿਰਾਂ ਦੀ ਬਾਜ਼ੀ ਲਾ ਕੇ ਚੌਪੜ ਖੇਡਦਾ ਹੈ ਤੇ ਹੇਰਾ – ਫੇਰੀ ਨਾਲ ਚੌਪੜ ਜਿੱਤ ਕੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ। ਇਸ ਮਾਮਲੇ ਵਿਚ ਉਸ ਨੇ ਆਪਣੇ ਭਰਾ ਸਿਰਮੁੱਖ ਦਾ

ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਜਾਵੇ, ਤਾਂ ਚੂਹਾ ਡਰਦਾ ਮਾਰਾ ਬਾਹਰ ਹੀ ਨਹੀਂ ਆਵੇਗਾ। ਉਸ ਨੇ ਇਹ ਵੀ ਕਿਹਾ ਕਿ ਸਿਰਕੱਪ ਨਾਲ ਚੌਪੜ ਖੇਡਦਿਆਂ ਉਹ ਪਾਸਾ ਆਪਣਾ ਵਰਤੇ। ਇਹ ਸੁਣ ਕੇ ਰਸਾਲੂ ਸਿਰਕੱਪ ਦਾ ਖ਼ਾਤਮਾ ਕਰਨ ਲਈ ਉਸ ਦੇ ਸ਼ਹਿਰ ਵੱਲ ਚਲ ਪਿਆ। ਰਾਜਾ ਸਿਰਕੱਪ ਦੇ ਸ਼ਹਿਰ ਦੇ ਬਾਹਰ ਇਕ ਘੁਮਿਆਰ ਦਾ ਘਰ ਸੀ। ਉਸ ਵੇਲੇ ਘੁਮਿਆਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਾਈ ਸੀ। ਆਵੇ ਦੇ ਆਲੇ – ਦੁਆਲੇ ਇਕ ਬਿੱਲੀ ਰੋਂਦੀ ਫਿਰਦੀ ਸੀ ਕਿਉਂਕਿ ਉਸ ਦੇ ਬਲੂੰਗੜੇ ਆਵੇ ਵਿਚ ਸਨ। ਰਸਾਲੂ ਨੂੰ ਬੜਾ ਤਰਸ ਆਇਆ। ਘੁਮਿਆਰ ਨੇ ਦੱਸਿਆ ਕਿ ਜੇ ਉਹ ਹੁਣ ਅੱਗ ਬੁਝਾਵੇਗਾ, ਤਾਂ ਬਲੂੰਗੜੇ ਤਾਂ ਬਚ ਸਕਦੇ ਹਨ, ਪਰ ਉਸ ਦੇ ਸਾਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ ਘੁਮਿਆਰ ਨੂੰ ਭਾਂਡਿਆਂ ਦੀ ਕੀਮਤ ਦੇ ਕੇ ਅੱਗ ਬੁਝਵਾ ਦਿੱਤੀ। ਆਪਣੇ ਬੱਚੇ ਬਚਾਉਣ ਦੀ ਖੁਸ਼ੀ ਵਿੱਚ ਬਿੱਲੀ ਨੇ ਇਕ ਬਲੂੰਗੜਾ ਰਸਾਲੂ ਨੂੰ ਦਿੱਤਾ ਅਤੇ ਉਹ ਬਲੂੰਗੜੇ ਨੂੰ ਲੈ ਕੇ ਰਾਜਾ ਸਿਰਕੱਪ ਦੀ ਨਗਰੀ ਵਿਚ ਪੁੱਜਾ। ਸਿਰਕੱਪ ਨੂੰ ਉਸ ਦੇ ਸੂਹੀਆਂ ਨੇ ਰਸਾਲੂ ਦੇ ਆਉਣ

ਦੇ ਮਹਿਲੀਂ ਪਹੁੰਚ ਕੇ ਉਸ ਨੇ ਉਸ ਨੂੰ ਚੌਪੜ ਖੇਡਣ ਲਈ ਲਲਕਾਰਿਆ। ਸਿਰਕੱਪ ਨੇ ਰਸਾਲੂ ਨੂੰ ਕਿਹਾ ਕਿ ਉਹ ਇਕ ਦਿਨ ਅਰਾਮ ਕਰੇ। ਅਗਲੇ ਦਿਨ ਚੌਪੜ ਖੇਡਣਗੇ। ਸਿਰਕੱਪ ਨੇ ਰਸਾਲੂ ਨੂੰ ਜ਼ਹਿਰੀਲੀ ਹਵਾੜ ਵਾਲੇ ਕਮਰੇ ਵਿਚ ਠਹਿਰਾਇਆ। ਰਸਾਲੂ ਨੇ ਬਾਸ਼ਕ ਨਾਗ ਦੀ ਦਿੱਤੀ ਮਣੀ ਬਾਹਰ ਕੱਢ ਕੇ ਰੱਖੀ, ਜਿਸ ਨੇ ਸਾਰਾ ਜ਼ਹਿਰ ਚੂਸ ਲਿਆ। ਸਿਰਕੱਪ ਨੇ ਉਸ ਨੂੰ ਖਾਣੇ ਵਿਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਹੋਰ ਵੀ ਚਾਲਾਂ ਚੱਲੀਆਂ ਪਰ ਰਸਾਲੂ ਦੀ ਹੁਸ਼ਿਆਰੀ ਅੱਗੇ ਉਸ ਦੀ ਇਕ ਨਹੀਂ ਸੀ ਚੱਲ ਪਾਈ। ਅਗਲੇ ਦਿਨ ਸਿਰਕੱਪ ਤੇ ਰਸਾਲੂ ਚੌਪੜ ਖੇਡਣ ਬੈਠੇ।

ਕਰ ਸਕਿਆ। ਰਸਾਲੂ ਨੇ ਆਪਣੇ ਪਾਸੇ ਨਾਲ ਚੌਪੜ ਖੇਡੀ ਅਤੇ ਸਿਰਕੱਪ ਹਾਰ ਗਿਆ। ਉਸ ਵੇਲੇ ਸਿਰਕੱਪ ਨੂੰ ਖ਼ਬਰ ਮਿਲੀ ਕਿ ਉਸ ਦੇ ਘਰ ਇਕ ਕੁੜੀ ਦੇ ਨੇ ਜਨਮ ਲਿਆ ਹੈ। ਸਿਰਕੱਪ ਨੇ ਕੁਡ਼ੀ ਨੂੰ ਨੇਹਾਸ਼ ਨਹਿਸ਼ ਦੱਸ ਕੇ ਮਾਰਨ ਦਾ ਹੁਕਮ ਦਿੱਤਾ। ਪਰ ਰਸਾਲੂ ਨੇ ਕਿਹਾ ਕਿ ਉਸਦੀ ਕੋਈ ਕੁੜੀ ਭਾਗਾਂ ਵਾਲੀ ਹੈ, ਇਸ ਕਰਕੇ ਉਸ ਨੂੰ ਨਾ ਮਾਰਿਆ ਜਾਵੇ। ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਸ ਨਾਲ ਵਿਆਹ ਕਰਵਾਏਗਾ। ਸਿਰਕੱਪ ਨੇ ਇਹ ਗੱਲ ਮੰਨ ਲਈ। ਰਸਾਲੂ ਸਿਰਕੱਪ ਨੂੰ ਮਾਰਨ ਲੱਗਾ ਤਾਂ ਉਸ ਨੇ ਨਵੀਂ ਜੰਮੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖ਼ੈਰ ਮੰਗੀ। ਤਦ ਰਾਜੇ ਰਸਾਲੂ ਨੇ ਸਿਰਕੱਪ ਨੂੰ ਮਾਫ਼ ਕਰ ਦਿੱਤਾ। ਸਿਰਕੱਪ ਨੇ ਅੱਗੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ। ਸਿਰਕੱਪ ਦੀ ਨਵੀਂ ਜੰਮੀ ਧੀ ਦਾ ਨਾਂ ਕੋਕਲਾਂ ਰੱਖਿਆ ਗਿਆ। ਰਾਜਾ ਰਸਾਲੂ ਕੋਕਲਾਂ ਲਈ ਇਕ ਸੁੰਦਰ ਮਹਿਲ ਉਸਾਰਨ ਲਈ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਘੁੰਮਣ ਲੱਗਾ। ਰਾਹ ਵਿੱਚ ਉਸ ਨੂੰ ਇੱਕ ਸੱਪਣੀ ਮਿਲੀ। ਸੱਪਣੀ ਨੇ ਰਸਾਲੂ ਨੂੰ ਡੰਗਣਾ ਚਾਹਿਆ ਪਰ ਰਸਾਲੂ ਨੇ ਉਸ ਨੂੰ ਮਾਰ ਦਿੱਤਾ। ਸੱਪਣੀ ਨੇ ਰਸਾਲੂ ਨੂੰ ਸਰਾਪ ਦਿੱਤਾ। ਰਸਾਲੂ ਨੂੰ ਉਸ ਸਰਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਬਾਰ੍ਹਾਂ ਸਾਲਾਂ ਹੋਰ ਕੋਕਲਾਂ ਤੋਂ ਦੂਰ ਰਹਿਣਾ ਪੈਣਾ ਸੀ ਰਸਾਲੂ ਨੇ ਜਵਾਨ ਹੋਈ ਕੋਕਲਾਂ ਨੂੰ

ਉਸ ਕੋਕਲਾਂ ਨੂੰ ਵੇਖ ਕੇ ਉਸ ਦੇ ਰੂਪ 'ਤੇ ਮੋਹਿਤ ਹੋ ਗਿਆ। ਕੋਕਲਾਂ ਵੀ ਉਸ ਨੂੰ ਦਿਲ ਦੇ ਬੈਠੀ। ਤੋਤੇ ਦੇ ਹੋਡੀ ਤੇ ਕੋਕਲਾਂ ਦੀ ਕਰਤੂਤ ਦੀ ਸੂਹ ਪਾ ਕੇ ਰਾਜਾ ਰਸਾਲੂ ਬੜਾ ਗੁੱਸਾ ਆਇਆ। ਉਸ ਨੇ ਹੋਡੀ ਨੂੰ ਮਾਰ ਦਿੱਤਾ ਤੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕੋਕਲਾਂ ਵੀ ਮਹਿਲ ਉੱਤੋਂ ਛਾਲ ਮਾਰ ਕੇ ਮਰ ਗਈ ਕੋਕਲਾਂ ਦੀ ਮੌਤ ਮਗਰੋਂ ਰਾਜਾ ਰਸਾਲੂ ਬੜਾ ਉਦਾਸ ਰਹਿਣ ਲੱਗਾ। ਉਹ ਰਾਵਲਪਿੰਡੀ ਦੇ ਇਲਾਕੇ ਵੱਲ ਆ ਗਿਆ, ਜਿੱਥੇ ਇਕ ਭਿਆਨਕ ਡੈਣ ਰਹਿੰਦੀ ਸੀ। ਲੋਕਾਂ ਦੀ ਪੁਕਾਰ ਸੁਣ ਕੇ ਰਸਾਲੂ ਡੈਣ ਨੂੰ ਮਾਰਨ ਲਈ ਤੁਰ ਪਿਆ। ਕਾਫ਼ੀ ਦੂਰ ਜਾ ਕੇ ਉਸ ਨੂੰ ਡੈਣ ਮਿਲੀ। ਪਰ ਇਸ ਤੋਂ ਪਹਿਲਾਂ ਕਿ ਰਸਾਲੂ ਡੈਣ ਨੂੰ ਮਾਰਦਾ, ਉਸ ਨੇ ਮੰਤਰ ਪੜ੍ਹ ਕੇ ਉਸ ਰਸਾਲੂ ਨੂੰ